ਮੈਂ ਵੀ ਫਿਰ ਆਪਣੇ ਦਿਲ ਨੂੰ ਫੜ ਵਾਪਸੀ ਆਪਣੇ ਸਹੁਰੇ ਘਰ ਆ ਜਾਂਦੀ ਇਸੇ ਤਰ੍ਹਾਂ ਮੇਰੇ ਜੇਠ ਆਏ ਅਤੇ ਉਹਨਾਂ ਨੇ ਕਿਹਾ ਸਾਡੇ ਤਿੰਨਾਂ ਭਰਾਵਾਂ ਦੇ ਬੱਚੇ ਵੱਡੇ ਹੋ ਗਏ ਹਨ ਕਿਉਂ ਨਾ ਅਸੀਂ ਆਪਣੇ ਬੱਚਿਆਂ ਦੇ ਰਿਸ਼ਤੇ ਕਰ ਦੇਈਏ। ਹੁਣ ਸਾਨੂੰ ਆਪਣੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ, ਇਸੇ ਤਰ੍ਹਾਂ ਮੇਰੇ ਪਤੀ ਨੇ ਆਪਣੀ ਮਰਜ਼ੀ ਨਾਲ ਆਪਣੇ ਭਾਈ ਦੇ ਸਾਲੇ ਦੀ ਕੁੜੀ ਸਾਡੇ ਵੱਡੇ ਬੇਟੇ ਲਈ ਮੰਗ ਲਿੱਤੀ। ਇਸ ਰਿਸ਼ਤੇ ਦੇ ਵਿੱਚ ਉਹਨਾਂ ਦੇ ਵੱਡੇ ਭਰਾ ਸੀ ਉਹਨਾਂ ਨੇ ਇਹ ਰਿਸ਼ਤਾ ਉੱਥੇ ਬੈਠੇ ਬਿਠਾਏ ਪੱਕਾ ਕਰ ਦਿੱਤਾ ਘਰ ਆ ਕੇ ਮੈਂ ਵਿਕਰਮ ਨੂੰ ਕਿਹਾ ਤੁਸੀਂ ਆਪਣੀ ਭਰਾਵਾਂ ਦੀ ਇਜਤ ਦਾ ਖਿਆਲ ਕੀਤਾ ਅਤੇ ਮੇਰਾ ਨਹੀਂ ਕੀਤਾ। ਮੈਂ ਆਪਣੀ ਸਹੇਲੀ ਦੀ ਕੁੜੀ ਨਾਲ ਇਹ ਰਿਸ਼ਤਾ ਤੈਅ ਕਰਨ ਦਾ ਵਾਅਦਾ ਕਰਕੇ ਆਈ ਹਾਂ ਤੂੰ ਇਹ ਗੱਲ ਪਹਿਲਾਂ ਕਿਉਂ ਨਹੀਂ ਬੋਲੀ, ਜਦੋਂ ਗੱਲ ਪੱਕੀ ਕਰ ਦਿੱਤੀ ਹੁਣ ਬੋਲ ਰਹੀ ਹੈ, ਪਹਿਲਾਂ ਵੀ ਕਦੇ ਤੂੰ ਅਜਿਹੀ ਗੱਲ ਮੈਨੂੰ ਨਹੀਂ ਬੋਲੀ ਸੀ। ਅਤੇ ਕੱਲ੍ਹ ਵੀ ਮੈਂ ਰਿਸ਼ਤਾ ਤੈਅ ਕਰਦੇ time ਤੈਨੂੰ ਪੁੱਛਿਆ ਸੀ ਤੂੰ ਉੱਥੇ ਚੁੱਪ ਰਹੀ ਹੁਣ ਗੱਲ ਹੋ ਚੁੱਕੀ ਹੈ ਹੁਣ ਕੁੱਝ ਨਹੀਂ ਹੋ ਸਕਦਾ, ਬੇਸ਼ਕ ਵਿਕਰਮ ਗ਼ਲਤ ਨਹੀਂ ਸਨ ਉਹਨਾਂ ਨੇ ਮੇਰੀ ਮਰਜ਼ੀ ਪੁੱਛੀ ਸੀ ਅਤੇ ਮੈਂ ਚੁੱਪ ਰਹੀ ਸੀ।

ਹੁਣ ਆਪਣੀ ਜ਼ੁਬਾਨ ਤੋਂ ਮੁਕਰਨਾ ਨਹੀਂ ਚਾਹੁੰਦੇ, ਉਹ ਵੀ ਸਕੇ ਭਰਾ ਦੇ ਸਾਲੇ ਤੋਂ ਅਤੇ ਉਹਨਾਂ ਨੂੰ ਇਹ ਵੀ ਡਰ ਸੀ ਕਿਤੇ ਉਹਨਾਂ ਦਾ ਭਰਾ ਉਹਨਾਂ ਤੋਂ ਨਰਾਜ਼ ਹੋ ਕੇ ਉਹਨਾਂ ਨੂੰ ਛੱਡ ਨਾ ਦੇਵੇ, ਜਦੋਂ ਦੇਖਿਆ ਕਿ ਵਿਕਰਮ ਮੰਨ ਹੀ ਨਹੀਂ ਰਹੇ, ਤਾਂ ਮੈਂ ਬੱਚਿਆਂ ਨੂੰ ਉਹਨਾਂ ਦੇ ਖਿਲਾਫ਼ ਭਰਨਾ ਸ਼ੁਰੂ ਕਰ ਦਿੱਤਾ, ਵੱਡੇ ਬੇਟੇ ਨੂੰ ਬਹਕਾ ਲਿੱਤਾ ਉਸਨੇ ਹੋਲੇ ਹੋਲੇ ਦੋਨਾਂ ਭਰਾਵਾਂ ਨੂੰ ਨਾਲ ਮਿਲਾ ਲਿੱਤਾ ਉਹਨਾਂਂ ਨੇ ਆਪਣੇ ਪਾਪਾ ਨੂੰ ਪਰੇਸਾਨ ਕਰਨਾ ਸ਼ੁਰੂ ਕਰ ਦਿੱਤਾ ਵਿਕਰਮ ਬਹੁਤ ਪਰੇਸਾਨ ਰਹਿਣ ਲੱਗੇ। ਜਦੋਂ ਦੇਖਦੀ ਕਿ ਵਿਕਰਮ ਦਿਮਾਗੀ ਪਰੇਸਾਨੀ ਵਿੱਚ ਹਨ ਤਾਂ ਮੈਂ ਬਹੁਤ ਖ਼ੁਸ਼ ਹੁੰਦੀ ਅਤੇ ਫਿਰ ਤਕਲੀਫ਼ ਵੀ ਮਹਿਸੂਸ ਕਰਦੀ ਕਿ ਉਹਨਾਂ ਨੇ ਕਦੇ ਮੈਨੂੰ ਕੋਈ ਦੁੱਖ ਨਹੀਂ ਦਿੱਤਾ, ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦੇ ਸਨ, ਬਸ ਮੇਰੀ ਇਹ ਫੁਰਮਾਇਸ ਨਹੀਂ ਮੰਨੀ ਕਿ ਆਪਣਾ ਸ਼ਹਿਰ ਛੱਡ ਕੇ ਮੇਰੇ ਮਾਂ ਬਾਪ ਦੇ ਘਰਦੇ ਨੇੜੇ ਜਾ ਕੇ ਰਹਿਣ ਇਹ ਉਹਨਾਂ ਦੀ ਮਜ਼ਬੂਰੀ ਸੀ ਕਿ ਇੰਨੀ ਅੱਛੀ ਨੌਕਰੀ ਨਹੀਂ ਛੱਡ ਸਕਦੇ ਸਨ, ਆਪਣੇ ਮਾਂ ਬਾਪ ਤੇ ਭਰਾਵਾਂ ਤੋਂ ਵੀ ਦੂਰ ਨਹੀਂ ਰਹਿਣਾ ਚਾਹੁੰਦੇ ਸਨ। ਖੈਰ ਅਸੀਂ ਸਭ ਨੇ ਮਿਲ ਕੇ ਉਹਨਾਂ ਨੂੰ ਬਹੁਤ ਪਰੇਸਾਨ ਕੀਤਾ, ਉਹਨਾਂ ਦੀ ਲਿਆਂਦੀ ਹੋਈ ਚੀਜ਼ਾਂ ਲੁਕਾ ਦਿੰਦੇ ਫਿਰ ਹੋਰ ਲਿਆਉਣ ਨੂੰ ਕਹਿੰਦੇ ਜਦੋਂ ਉਹ ਪਰੇਸਾਨ ਰਹਿਣ ਲੱਗੇ ਉਹਨਾਂ ਤੋਂ ਗ਼ਲਤੀਆਂ ਹੋਣ ਲੱਗੀਆਂ office ਵਿੱਚ ਉਹਨਾਂ ਨੂੰ charge sheet ਮਿਲ ਗਈ। ਨੋਬਤ ਇੱਥੇ ਤੱਕ ਆ ਗਈ ਕਿ ਉਹਨਾਂ ਨੂੰ ਨੌਕਰੀ ਛੱਡਣੀ ਪੈ ਗਈ retirement ਦੇ time ਉਹਨਾਂ ਨੂੰ ਪੂਰੀ salary ਨਾ ਮਿਲੀ ਤਾਂ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ, ਖੈਰ ਕੁੱਝ ਦਿਨਾਂ ਬਾਅਦ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿੱਤਾ।

ਇੱਧਰ ਮੈਨੂੰ ਦੀਦੀ ਦਾ ਫ਼ੋਨ ਆਇਆ ਕਿ ਹੁਣ ਤਾਂ ਵਿਕਰਮ retire ਹੋ ਗਏ, ਹੁਣ ਤਾਂ ਇੱਥੇ ਆ ਜਾਓ ਮੇਰੇ ਪਤੀ ਨੇ ਜਨਰਲ ਸਟੋਰ ਖੋਲ ਲਿੱਤਾ ਤੇ ਹੁਣ ਸਾਡੇ ਵਾਰੇ ਨਿਆਰੇ ਹੋ ਗਏ ਹਨ ਇੱਥੇ ਆ ਜਾਓ ਤੁਹਾਡੇ ਵੀ ਦਿਨ ਫਿਰ ਜਾਣਗੇ।

ਦੀਦੀ ਦਾ ਪੜ੍ਹਾਇਆ ਹੋਇਆ ਪਾਠ ਮੇਰੇ ਦਿਮਾਗ ਵਿੱਚ ਵੜ ਗਿਆ ਸੀ ਕਿ ਪਤੀ ਦਾ ਕਾਰੋਬਾਰ ਜੰਮਣ ਨਹੀ ਦੇਣਾ, ਜੇਕਰ ਜੰਮ ਗਿਆ ਤਾਂ ਆਪਣੇ ਪੇਕਿਆਂ ਤੋਂ ਹਮੇਸ਼ਾ ਦੂਰ ਹੀ ਰਹੇਂਗੀ, ਉਹਨਾਂ ਦਿਨਾਂ ਵਿੱਚ ਹੀ ਮੇਰਾ ਵੱਡਾ ਬੇਟਾ ਬਾਪ ਦੇ ਕਾਰੋਬਾਰ ਵਿੱਚ ਮਦਦ ਕਰਨ ਜਾ ਰਿਹਾ ਸੀ। ਮੈਂ ਉਸਨੂੰ ਰੋਕ ਦਿੱਤਾ, ਘਰਦਾ ਮਾਹੌਲ ਇੰਨਾ ਖਰਾਬ ਕੀਤਾ ਕਿ ਵਿਕਰਮ ਪਰੇਸਾਨ ਹੋ ਗਏ ਬੱਚੇ ਆਪਣੇ ਪਿਤਾ ਦੀ ਕੋਈ ਵੀ ਗੱਲ ਨਹੀਂ ਮੰਨਦੇ ਸੀ, ਮੈਂ ਉਹਨਾਂ ਦੇ ਦਿਲ ਵਿੱਚ ਲੁਧਿਆਣਾ ਜਾ ਕੇ ਵਸਣ ਦੀ ਗੱਲ ਬਿਠਾ ਦਿੱਤੀ ਸੀ।

ਉਹਨਾਂ ਨੇ ਸਾਡੇ ਸਾਰਿਆਂ ਨਾਲ ਗੱਲ ਕਰਨੀ ਛੱਡ ਦਿੱਤੀ ਅਤੇ ਅਸੀਂ ਆਪਣਾ ਸਮਾਨ ਬੰਧ ਲਿੱਤਾ ਅਤੇ ਹੁਣ ਸਾਨੂੰ ਸਾਡੀ ਆਰਜੂ ਖ਼ੁਦ ਪੂਰੀ ਕਰਨੀ ਸੀ ਅਤੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਆ ਗਈ ਅਤੇ ਉਹ ਘਰ ਅਤੇ ਕਾਰੋਬਾਰ ਸੰਭਾਲਣ ਨੂੰ ਵਿਕਰਮ ਇਕੱਲੇ ਰਹਿ ਗਏ। ਜਦੋਂ ਬੰਦੇ ਨੂੰ ਘਰ ਵਿੱਚ ਦਿਮਾਗੀ ਸਕੂਨ ਨਾ ਮਿਲੇ ਤਾਂ ਉਹ ਕਾਰੋਬਾਰ ਵਿੱਚ ਤਰੱਕੀ ਕਿਵੇਂ ਕਰ ਸਕਦਾ ਹੈ ਜਿਹਨਾਂ ਦੇ ਲਈ ਜੀਅ ਜਾਨ ਨਾਲ ਮੇਰੇ ਪਤੀ ਮਿਹਨਤ ਕਰ ਰਹੇ ਸੀ ਉਹ ਹੀ ਉਹਨਾਂ ਨੂੰ ਇਕੱਲੇ ਛੱਡ ਕੇ ਚਲੇ ਗਏ। ਉਹ ਇੰਨੀ ਹਿੰਮਤ ਕਿੱਥੋਂ ਲੈ ਕੇ ਆਉਂਦੇ ਕਿ ਇਕਾਂਤ ਤੇ ਇਕੱਲੇਪਨ ਤੋਂ ਵੀ ਲੜਦੇ ਰਹਿੰਦੇ ਅਤੇ ਕੰਮ ਤੇ ਵੀ ਧਿਆਨ ਦਿੰਦੇ ਜਦੋਂ ਕਿ ਬਹੁਤ ਜ਼ਿਆਦਾ ਮਿਹਨਤ ਹੀ ਕਾਰੋਬਾਰ ਨੂੰ ਅੱਗੇ ਵਧਾਉਂਦੀ ਹੈ, ਨਵਾਂ ਨਵਾਂ ਕੰਮ ਸੀ ਉਜੜ ਕੇ ਰਹਿ ਗਿਆ।

ਮੇਰੇ ਮਾਂ ਬਾਪ ਮੈਨੂੰ ਸਮਝਾਉਂਦੇ, ਮੈਂ ਉਹਨਾਂ ਦੇ ਸਾਹਮਣੇ ਆਪਣੇ ਪਤੀ ਦੀ ਝੂਠੀ ਸ਼ਿਕਾਇਤਾਂ ਲਗਾ ਦਿੰਦੀ, ਮੇਰੇ ਮੰਮੀ ਪਾਪਾ ਵੀ ਬੇਬਸ ਹੋ ਕੇ ਰਹਿ ਗਏ, ਮੈਂ ਕਹਿੰਦੀ ਕਿ ਇੰਨੇ ਸਾਲ ਅਸੀਂ ਉਹਨਾਂ ਕੋਲ ਰਹੇ ਸੀ ਹੁਣ ਉਹ ਸਾਡੇ ਕੋਲ ਆ ਕੇ ਰਹਿਣ। ਇੱਕ ਦਿਨ ਆ ਗਏ ਬੱਚਿਆਂ ਨੂੰ ਕਹਿਣ ਲੱਗੇ, ਮੇਰੇ ਬੱਚਿਓ ਮੇਰਾ ਕਸੂਰ ਤਾਂ ਦੱਸੋ, ਆਖਿਰ ਤੁਸੀਂ ਮੈਨੂੰ ਕਿਸ ਗੱਲ ਦੀ ਸਜਾ ਦੇ ਰਹੋ ਹੋ, ਅਸੀਂ ਕੀ ਕਸੂਰ ਦੱਸਦੇ, ਸਾਡੇ ਦਿਲ ਤੇ ਦਿਮਾਗ ਤੇ ਤਾਂ ਜੰਗ ਲੱਗ ਚੁੱਕੀ ਸੀ, ਉਹ ਮੇਰੀ ਇੱਕ ਸਹੇਲੀ ਕੋਲ ਗਏ। ਉਹਨਾਂ ਨੇ ਉਸਨੂੰ ਕਿਹਾ ਕਿ ਤੁਸੀਂ ਆਪਣੇ ਦੋਸਤ ਨੂੰ ਸਮਝਾਓ, ਮੇਰੀ ਪਤਨੀ ਨੇ ਮੇਰੇ ਬੱਚਿਆਂ ਨੂੰ ਵੀ ਮੇਰੇ ਖਿਲਾਫ਼ ਕਰ ਦਿੱਤਾ ਹੈ, ਮੇਰਾ ਘਰ ਬਰਬਾਦ ਹੋ ਗਿਆ ਹੈ, ਫਿਰ ਮੇਰੀ ਸਹੇਲੀ ਨੇ ਆ ਕੇ ਮੈਨੂੰ ਸਮਝਾਇਆ ਕਿ ਅਜਿਹਾ ਨਾ ਕਰੋ।

ਇੱਥੇ ਲੁਧਿਆਣੇ ਵਿੱਚ ਉਹਨਾਂ ਲਈ ਨਵੇਂ ਸਿਰੇ ਤੋਂ ਕੰਮ ਕਰਨਾ ਆਸਾਨ ਨਹੀਂ ਹੋਵੇਗਾ, ਇੱਥੇ ਉਹਨਾਂ ਦੀ ਕੌਣ ਮਦਦ ਕਰੇਗਾ, ਤੂੰ ਕਿਉਂ ਫਿਕਰ ਕਰਦੀ ਹੈ ਇੱਥੇ ਅਸੀਂ ਹਾਂ, ਅਸੀਂ ਮਦਦ ਕਰਾਂਗੇ ਦੀਦੀ ਨੇ ਜਵਾਬ ਦਿੱਤਾ ਮੇਰੀ ਨਣਦ ਨੇ ਮੇਰੇ ਪਤੀ ਨੂੰ ਕਿਹਾ ਕਿ ਤੇਰੀ ਪਤਨੀ ਤੇ ਬੱਚੇ ਤੈਨੂੰ ਛੱਡ ਕੇ ਚਲੇ ਗਏ, ਇੰਨੇ ਵੱਡੇ ਘਰ ਵਿੱਚ ਤੁਸੀਂ ਇਕੱਲੇ ਰਹਿੰਦੇ ਹੋ ਅਜਿਹਾ ਨਾ ਹੋਵੇੇ ਕਿ ਰਾਤ ਨੂੰ ਕੋਈ ਚੋਰੀ ਕਰਨ ਲਈ ਆਵੇ ਅਤੇ ਤੁਹਾਨੂੰ ਇਕੱਲਾ ਵੇਖ ਕੇ ਕੁੱਝ ਕਰ ਨਾ ਦੇਵੇ। ਉਹ ਬੋਲੇ ਚੰਗਾ ਹੀ ਹੋਵੇਗਾ ਰੋਜ਼ ਰੋਜ਼ ਮਰਨ ਦੀ ਬਜਾਏੇ ਇੱਕ ਦਿਨ ਵਿੱਚ ਹੀ ਮਰ ਜਾਵਾਂਗਾ, ਇੱਕ ਦਿਨ ਅਚਾਨਕ ਹੀ ਮੇਰੇ ਛੋਟੇ ਦਿਓਰ ਦੀ ਮੌਤ ਹੋ ਗਈ, ਮੈਂ ਆਪਣੇ ਬੱਚਿਆਂ ਦੇ ਨਾਲ ਆਪਣੇ ਸਹੁਰੇ ਘਰ ਵਾਪਸ ਚਲੀ ਗਈ। ਘਰ ਆਉਣ ਜਾਣ ਵਾਲੀਆਂ ਔਰਤਾਂ ਨੇ ਮੈਨੂੰ ਪੁੱਛਿਆ ਤੂੰ ਆਪਣਾ ਘਰ ਛੱਡ ਕੇ ਕਿਉਂ ਚਲੀ ਗਈ ਤਾਂ ਮੈਂ ਸਭ ਨੂੰ ਆਪਣੇ ਪਤੀ ਦੀ ਝੂਠੀ ਸਿਕਾਇਤ ਕੀਤੀ, ਉਹਨਾਂ ਔਰਤਾਂ ਨੇ ਵਿਕਰਮ ਨੂੰ ਬੁਰਾ ਸਮਝਣ ਦੀ ਬਜਾਏ ਮੈਨੂੰ ਹੀ ਗ਼ਲਤ ਸਮਝਿਆ ਅਤੇ ਮੈਨੂੰ ਕਿਹਾ, ਤੂੰ ਮੰਨ ਜਾ ਆਪਣੇ ਪਤੀ ਨੂੰ ਦੋਸ਼ ਨਾ ਦੇ ਕਿਉਂਕਿ ਇੰਨੇ ਸਾਲ ਤੇਰੇ ਪਤੀ ਨੇ ਤੇਰਾ ਖਿਆਲ ਰੱਖਿਆ ਹੈ, ਇੰਨਾ ਚੰਗਾ ਘਰ ਬਣਾਇਆ ਹੈ, ਮਿਹਨਤ ਕੀਤੀ ਹੈ, ਪੈਸਾ ਕਮਾਇਆ ਹੈ, ਹੁਣ ਇਸ ਉਮਰ ਵਿੱਚ ਇਕੱਲੇ ਛੱਡਣਾ ਠੀਕ ਨਹੀਂ ਹੈ।

ਅਸੀਂ ਵੱਡੇ ਭਰਾ ਮੌਜੂਦ ਹਾਂ ਅਤੇ ਸਾਡਾ ਛੋਟਾ ਭਾਈ ਸਾਨੂੰ ਛੱਡ ਕੇ ਚਲਾ ਗਿਆ, ਕੱਲ੍ਹ ਦਾ ਕੋਈ ਭਰੋਸਾ ਨਹੀਂ, ਬਸ ਆਪਣੀ ਜਿੱਦ ਖਤਮ ਕਰ ਅਤੇ ਇੱਥੇ ਹੀ ਰਹਿ। ਇੰਨੇ ਸਾਲਾਂ ਦੀ ਬੇਰੁਖੀ ਅਤੇ ਜੁਦਾਈ ਅਸੀਂ ਖਤਮ ਕਰ ਦਿੱਤੀ ਅਤੇ ਮੈਂ ਵਾਪਸ ਆਪਣੇ ਪੇਕੇ ਘਰ ਨਹੀਂ ਗਈ, ਅਗਲੇ ਦਿਨ ਵਿਕਰਮ ਨੂੰ ਬੁਖਾਰ ਹੋ ਗਿਆ, ਭਾਈ ਦੇ ਅੰਤਿਮ ਸੰਸਕਾਰ ਵਿੱਚ ਬਹੁਤ ਭੱਜ ਦੌੜ ਕੀਤੀ ਸੀ।

ਬੱਚੇ ਮੇਰੇ ਕੋਲ ਦੂਸਰੇ ਕਮਰੇ ਵਿੱਚ ਬੈਠੇ ਸਨ ਅਤੇ ਵਿਕਰਮ ਨੂੰ ਇਕੱਲੇ ਕਮਰੇ ਵਿੱਚ ਪਏ ਰਹੇ ਅਤੇ ਅਸੀਂ ਖਾ ਪੀ ਕੇ ਸੌਂ ਗਏ ਅਚਾਨਕ ਪਤਾ ਨੀ ਕੀ ਹੋਇਆ, ਉਹ ਸਵੇਰੇ ਉੱਠ ਗਏ ਅਤੇ ਰਾਤ ਵਾਲੇ ਕੱਪੜਿਆਂ ਵਿੱਚ ਇੰਞ ਹੀ ਘਰ ਤੋਂ ਨਿਕਲ ਗਏ। ਜੇਬ ਵਿੱਚ ਪਰਸ ਵੀ ਨਾ ਰੱਖਿਆ, ਇਸ ਦਿਨ ਬਹੁਤ ਸਰਦੀ ਸੀ ਅਤੇ ਬਾਰਿਸ਼ ਵੀ ਸ਼ੁਰੂ ਹੋ ਗਈ ਸੀ, ਅਸੀਂ ਸੋਚਿਆ ਵੀ ਨਹੀਂ ਸੀ ਕਿ ਸਰਦੀ ਵਿੱਚ ਬਾਰਿਸ਼ ਵੀ ਹੋ ਸਕਦੀ ਹੈ, ਉਹਨਾਂ ਨੂੰ ਬੁਖਾਰ ਵੀ ਹੋ ਰਿਹਾ ਸੀ।